ਸਮਝਣ ਵਾਲਾ ਨਹੀਂ ਹੁੰਦਾ ਇਹਨੂੰ

ਤਾਂ ਅਗਰ ਆਪਣੀ health ਠੀਕ ਹੋਏ ਗੀ ਤਾਂ ਬੱਚਾ ਪੜ੍ਹੇ ਗਾ

ਤਾਂ ਨਾਂ ਤਾਂ ਉਹਦੇ ਤੋਂ activity ਹੋਣੀ ਹੈ ਨਾ ਉਹ cons

ਪਾਸੇ ਜਾਣਾ ਉਹ ਬੱਚਾ ਹੀ ਰਹੇ ਗਾ

ਉਹ ਕੀ ਹੋ ਜਾਂਦਾ ਬਹੁਤ ਵਾਰੀ ਪੰਜਾਬ ਦੇ ਵਿੱਚ ਅੱਜ ਕਲ ਜਿਵੇਂ ਨਸ਼ਿਆਂ ਦੇ ਚੱਲ ਰਿਹਾ ਤਾਂ ਬੱਚਾ ਆਪਣਾ track ਬਦਲ ਦਿੰਦਾ

ਆਂ ਦੂਸਰੇ track ਤੇ ਲੈ ਜਾਂਦੇ ਆਂ ਉਹ ਉਸ

ਸਭਾਲਣਾ or ਸਮਝਾਨਾ its too difficult ਤਾਂ ਕੋਸ਼ਿਸ਼ ਕਰਦੇ ਰਿਹਣਾ ਚਾਹਿਦਾ ਆਪਾਂ ਨੂੰ ਵੀ ਹਨਾ ਬੱਚਿਆਂ ਨੂੰ ਕਿਦਾਂ ਆਪਾਂ ਉਹਨਾਂ ਨੂੰ ਸਮਝਾ ਉਹਨਾਂ psychology ਨਾਲ ਆਪਾਂ ਕਿਦਾਂ deal ਕਰੀਏ ਪਿਆਰ ਨਾਲ ਹਰ ਇੱਕ ਚੀਜ ਆਪਾਂ ਗੁਸੇ ਨਾਲ ਵੀ deal ਨਹੀਂ ਕਰ ਸਕਦੇ

ਹਾਂਜੀ ਹਾਂਜੀ ਬਿਲਕੁਲ ਜੀ ਇਹ ਕੁਛ ਉਮਰ ਹੀ ਇਦਾਂ ਦੀ ਹੁੰਦੀ ਹੈ ਜਿਹਦੇ ਵਿੱਚ ਇਹਨਾਂ ਨੂੰ ਆ ਜਿਹੜੇ

ਅਗਰ ਜੇਕਰ ਇਹਨਾਂ ਚੀਜ਼ਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾਵੇਂ ਤਾਂ ਬਹੁਤ ਅਛਾ ਹੁੰਦਾ time to time ਜਿਹੜਾ ਹੈ doctor ਦੇ ਕੋਲ ਵੀ ਮਤਲਬ treatment ਜਿਹੜਾ ਲੇਣ ਲਈ ਜਾਣਾ ਚਹੀਦਾ ਹੈ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ beneficial ਹੋ ਸਕਦੀਆਂ ਨੇ ਆਉਣ ਵਾਲੇ ਸਮੇ ਦੇ ਵਿੱਚ ਬਿਲਕੁਲ mam ਉਹਨਾਂ ਦੀ counselling ਆ ਨਾਲ ਦੀ ਨਾਲ ਹੀ ਕਰਨੀ ਚਾਹੀਦੀ ਹੈ ਜਿਥੋਂ ਤੁਹਾਨੂੰ

ਕੀ ਬੱਚਾ ਸਾਡਾ off track ਜਾ ਰਿਹਾ ਜਾਂ ਉਹਨੂੰ ਕੋਈ ਦਿਕਤ ਆ ਰਹੀ ਹੈ ਜਾਂ ਉਹ emotionally l break downਏ

ਆਂ ਬੱਚਾ ਬਚੇ ਨੂੰ mood swings ਹੋ ਰਹੇ ਹੁੰਦੇ ਅੱਜ ਉਹ ਬਹੁਤ ਖੁਸ਼ ਹੈ ਦੋ ਘੰਟੇ ਬਾਅਦ ਤੁਹਾਨੂੰ ਉਹੀ ਬੱਚਾ upset ਮਿਲੇਗਾ ਉਹ ਆਪਣੀ ਪੜ੍ਹਾਈ ਦੇ related ਨਹੀਂ comfortable ਉਹ ਆਪਣੇ ਆ skin ਨੂੰ ਲੈ ਕੇ ਕਈ ਵਾਰੀ ਬੱਚੇ ਪਤਾ ਕੀ ਹੁੰਦਾ ਆ ਮੇਰੇ pimple ਹੋ ਗਿਆ ਮੇਰੇ ਦੋ pimple ਹੋ ਗੇ ਮੇਰੇ acne issues ਆ ਗੇ ਮੇਰੇ pigmentation issues ਆ ਗੇ

ਕੀ ਉਹਨਾਂ ਦੇ ਪੇਟ ਦੀ ਕੋਈ problem ਤਾਂ ਨਹੀਂ ਚੱਲ ਰਹੀ ਜਾਂ ਉਹਨਾਂ ਦੇ life ਦੇ ਵਿੱਚ ਕੋਈ upsetting ਤਾਂ ਨਹੀਂ ਚੱਲ ਰਹੀ ਜਿਹੜਾ ਉਹ ਇੰਨਾ concentrate ਕਰ ਰਿਹਾ ਜਾਂ ਆਪਣੇ track ਤੋਂ

ਕਦੇ ਵੀ ਇਹਨਾਂ ਗੱਲਾਂ ਨੂੰ ignore ਨਹੀਂ ਕਰਨਾ ਚਾਹਿਦਾ ਕੀ ਬੱ ਸਾਡਾ ਬੱਚਾ ਕੀ ਕਰ ਰਿਹਾ ਕੀ ਕਿਹੜੀ society ਦੇ ਵਿੱਚ ਰਿਹ ਰਿਹਾ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰਖਣਾ ਚਹੀਦਾ

track change ਕਰਦੇ ਆ ਤਾਂ ਆਪਾਂ ਨੂੰ ਆ parents ਨੂੰ teachers ਨੂੰ ਸੋਚਣਾ ਚਾਹਿਦਾ ਕੀ ਆਪਾਂ ਉਹਨਾਂ ਦੇ ਸਾਹਮਣੇ ਕਿਦਾਂ pretend ਕਰ ਰਹੇ ਆਂ ਨਹੀਂ ਤਾਂ next to ਬੱਚੇ ਉਹ track change ਕਰਨ ਗੇ ਹੀ ਕਰਨ ਗੇ ਉਹ ਉਹ ਅਗ ਬਹੁਤ ਵਾਰੀ ਆਪਾਂ ਦੇਖਦੇ ਹਾਂ ਨਾਂ ਆਂ mother ਤੇ ਗਿਆ ਬੱਚਾ father ਤੇ ਗਿਆ into the anger issue

ਬਿਲਕੁਲ ਬਹੁਤ matter ਕਰ ਦੀ ਏ ਇਸ ਚੀਜ ਨੂੰ ਸਮਭਾਲਣਾ ਆ ਇੱਕ teacher ਲਈ ਇੱਕ parents ਲਈ ਬਹੁਤ ਜਰੂਰੀ ਹੈ

diet ਬਾਰੇ ਵੀ ਨਹੀਂ ਦੱਸਿਆਂ ਜਾਂਦਾ ਬਿਲਕੁਲ ਜੀ ਇਸਦੇ ਪਿਛੇ ਬਹੁਤ ਸਾਰੇ mam ਕਾਰਣ ਹੋ ਸਕਦੇ ਆ health issue ਨੂੰ ਲੈ ਕੇ ਬਹੁਤ ਸਾਰੇ ਕਾਰਣ ਹੋ ਸਕਦੇ ਆ ਇਹਨਾਂ ਦੇ ਕੋਲ ਆ financial problem ਵੀ ਹੋ ਸਕਦੀ ਏ

mam ਬਹੁਤ ਸਾਰੀਆਂ problems ਹੋ ਸਕਦੀਆਂ

ਇਹ ਨਾਂ actually ਆ society ਬਹੁਤ matter ਕਰਦੀ ਏ wealth ਬਹੁਤ matter ਕਰਦੀਏ ਅਗਰ ਆਪਾਂ ਪੰਜਾਬ ਦੇ ਪਿਛੋਕੜ ਨੂੰ ਦੇਖੀਏ ਜਾਂ ਜਿਹੜੇ ਪਿਛੜੇ ਪਿੰਡ ਹੈ ਉਹ ਉਥੇ ਉਹਨਾਂ ਨੂੰ ਹਜੇ ਤੀਕ ਨਾਂ ਉਹ facilities ਜਾਂ ਉਹ ਚੀਜ਼ਾਂ ਉਹਨਾਂ ਨੂੰ provide ਨਹੀਂ

ਅਬ ਅਗਰ ਆਪਾਂ ਉਹਨਾਂ ਨੂੰ ਕੁਛ ਉਹ doctor ਕੋਲ ਜਾਂਦੀਆਂ ਉਹ ਕਿਹੰਦੇ ਆ fruits ਖਾਓ ਉਹ ਕਿਹੰਦੇ ਆ ਅਸੀਂ ਤਾਂ ਖਾਂਦੇ ਹੀ ਨਹੀਂ

fruits ਦੇ ਨਾਮ ਵੀ ਨਹੀਂ ਪਤਾ ਮੈਂ ਐਸੇ ਵੀ ਪਿਛੋਕੜ ਦੇਖੇ ਆ ਪਿਛੋਕੜ ਪਿੰਡ ਸ ਪਿੰਡ ਦੇਖੇ ਆ

ਆ ਦਿਕਤ ਇਹ ਆ ਰਹੀ ਹੈ ਕੀ ਬੱਚਿਆਂ ਨੂੰ ਉਹਨਾਂ ਦੀ ਆ ਜੋ body ਲਈ ਜਰੂਰੀ ਚੀਜ਼ਾਂ ਹੈਂ ਉਹਨਾਂ ਨੂੰ ਨਹੀਂ ਮਿਲ

ਉਹਨਾਂ ਦੀ ਪਹੁੰਚ ਤੋਂ ਬਾਹਰ ਹੈ

ਇੱਕ ਆ

ਜਿਸ ਤਰਾਂ ਜਰੂਰੀ ਨਹੀਂ ਏ ਕੀ ਜਿਹੜੇ ਆ lower level ਦੇ ਹੁੰਦੇ ਆ ਜਿਹੜੇ middle class ਦੇ ਲੋਗ ਨੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਨੇ

ਬਿਲਕੁਲ ਆ ਆ ਅੱਜ ਕਲ mobiles ਨੇ ਵੀ ਤਾਂ ਬੜਾ

ਉਹ ਕੀ ਤੰਗ ਕਰ ਰਿਹਾ ਦੋ ਸਾਲ ਦੇ ਬਚੇ ਨੂੰ ਫੋਨ ਪਕੜਾ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਆ but ਉਥੋਂ ਹੀ

ਫੋਨ ਪਕੜਾ ਦਿੰਦੇ ਆ ਜੀ ਰੋਂਦਾ t.v ਲਗਾ ਦਿੰਦੇ ਆ laptop ਦੇ ਦਿੰਦੇ ਆ ਮਤਲਬ ਉਹ ਬਚਾ ਉਥੇ ਵਿਗੜਦਾ ਹੀ ਵਿਗੜਦਾ ਉਥੋਂ ਹੀ ਉਹਦੀਆਂ body ਦੀਆਂ balancing change ਹੋ ਜਾਂਦੀਆਂ ਉਹਨਾਂ ਦੀਆਂ fix ਨਹੀਂ ਰਿਹੰਦੀ timing ਨਾਂ ਖਾਨ ਦੀ

ਸਭਲਣਾ ਬਹੁਤ ਸਮਭਾਲਣਾ ਤੇ ਸਮਭਾਲਣਾ ਤੇ ਸਮਭਲਨਾ ਦੋਵੇਂ ਹੀ ਬਹੁਤ ਜਰੂਰੀ ਆ ਅੱਜ ਦੇ time ਦੇ ਵਿੱਚ mobile ਨੂੰ ਲੈਕੇ ਤਾਂ ਬਹੁਤ ਸਾਰੇ issues ਹੋ ਰਹੇ ਏਂ ਜਿਸ ਤਰਾਂ ਬੱਚਾ videos ਦੇਖ ਰਿਹਾ ਫੋਨ ਦੇ ਉਪਰ video game ਚਲਾ ਰਿਹਾ ਤੇ over eat ਵੀ ਹੋ ਰਿਹਾ ਨਾਲਾ ਨਾਲ

ਆਂ ਅੱਗੇ ਦੇ ਜਮਾਨੇ ਦੇ ਵਿੱਚ adolescence period ਆਪਾਂ ਜਿਹੜਾ ਲਿਂਦੇ ਸੀਗੇ ਉਹ fifteen to eighteen ਗਿਣਦੇ ਸੀ ਗੇ ਜਾਂ eighteen to twenty ਮਨ ਗਿਣਦੇ ਸੀ ਹਨਾ

ਅੱਜ ਕੱਲ ਜੋ adolescence period ਗਿਣਿਆ ਜਾ ਰਿਹਾ ਅਠ ਸਾਲ ਤੋਂ ਲੈ ਕੇ ਪੰਦਰਾਂ ਸਾਲ ਦੇ ਬਚੇ ਕੀ ਉਹਦੇ

body change ਜਿਹੜੀ ਬੱਚਿਆਂ ਦੀ ਹੁੰਦੀ ਹੈ ਚਾਹੇ ਉਹ ਲੜਕੀ ਦੀ ਹੈ ਚਾਹੇ ਉਹ ਲੜਕੇ ਦੀ ਹੈ ਉਥੇ ਬੜਾ ਹੀ ਵੱਡਾ different ਆ ਰਿਹਾ body ਦੇ ਵਿੱਚ ਤੇ ਉਹਨਾਂ ਦੇ behavior ਦੇ ਵਿੱਚ

ਉਥੋਂ ਹੀ ਉਹ ਭਟਕ ਰਹੇ ਹੈਂ ਜੀ ਬਿਲਕੁਲ ਹੈਨਾ

ਕਿਦਾਂ deal ਕਰੀਏ ਉਹਨਾਂ ਨੂੰ ਕਿਦਾਂ ਸਮਝਾ ਏ ਹਨਾ

ਅਸੀਂ ਕਿਦਾਂ ਬੰਦ ਕਰਵਾਈਏ ਕਿਦਾਂ ਉਹਨਾਂ ਨੂੰ

ਉਹਨਾਂ ਦੇ track ਤੋਂ ਨਾਂ ਭਟਕਣ ਦੀਏ ਬਿਲਕੁਲ ਜੀ ਇਹਦੇ ਵਿੱਚ ਆ ਜਿਹੜੀਆਂ ਨੇ ਪੰਜ tips ਨੇ ਜਿਹੜੀਆਂ ਕੀ ਸਾਡੀ health ਨੂੰ ਲੈ ਕੇ ਨੇ

ਆਪਣੀ health ਦੇ ਵਿੱਚ ਸੁਧਾਰ ਕਰ ਸਕਦੇ ਆਂ